ਤੇ ਦਰਖਤ ਵੀ ਲੱਗੇ ਹੋਏ ਆ ਫੁੱਲ ਬੂਟੇ ਲੱਗੇ ਆ ਤੇ ਜਿਹੜੇ ਬਗੀਚੇ ਦਾ ਨਾਮ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਜੈਵਿਕ ਵੰਤਾ ਬਗੀਚਾ।

ਪਾਣੀ ਵੀ ਤੁਹਾਨੂੰ ਪੀਣ ਨੂੰ ਸਾਫ ਮਿਲੁਗਾ ਤੇ ਇੱਥੇ ਟ੍ਰੀਟਮੈਂਟ ਵੀ ਵਧੀਆ ਕਿੱਤਾ ਜਾਂਦਾ ਯਾ।

ਬਾਕੀ ਇਥੇ ਤਾ ਵਾਤਾਵਰਨ ਹਰਿਆਲੀ ਵਾਲਾ ਹੈਗਾ ਇਆ ਦੇਖ ਸਕਦੇ ਆ ਵੀ ਪੇੜ ਪੌਦੇ ਲੱਗੇ ਆ ਕਾਫੀ ਸਾਰੇ।

ਤੇ ਮੇਹਨਤ ਚੱਲ ਰਹੀ ਹੈ ਬਾਕੀ ਤੁਸੀਂ ਇੱਥੇ ਅਪਨਾ ਵੇਟ ਲੋਸ ਵੀ ਕਰ ਸਕਦੇ ਹਾਂ ਜਾ ਕੇ।

ਇੱਸ ਪਿਕਚਰ ਵਿੱਚ ਦੇਖ ਸਕਦੇ ਹਾਂ ਜਿਹੜਾ ਵਿਊ ਹੈਗਾ ਇੱਕ ਪੈਟ੍ਰੋਲ ਪੰਪ ਦਾ ਹਿਗਾ ਹੈ ਤੇ ਪੈਟ੍ਰੋਲ ਪੰਪ ਹਿਗਾ ਹੈ ਇੰਡੀਅਨ ਆਇਲ ਵਾਲਿਆਂ ਦਾ।

ਸਾਈਡਾਂ ਤੇ ਪਹਾੜ ਵੀ ਹੈਗੇ ਆ ਤੇ ਬੜਾ ਹੀ ਵਧੀਆ ਇੱਥੇ ਦਾ ਵਿਊ ਆ ਆਸੇ ਪਾੱਸੇ ਵਾਤਾਵਰਣ ਵੀ ਹਰਿਆਲੀ ਆਲ਼ਾ ਯਾ।

ਇਹ ਜੇਰਾ ਰਿਜੋਟ ਦਾ ਨਾਮ ਹੈਗਾ ਪ੍ਰਿੰਸਜ਼ ਰਿਜੋਟ ਤੇ ਬਹੁਤ ਵਧੀਆ ਰਿਜੋਟ ਹੈਗਾ ਆ--

ਬਹੁਤ ਸੋਹਣੇ ਤਰੀਕੇ ਨਾਲ ਨਾ ਜੋਗਾ ਸਿਖਾਉਂਦੇ ਆ ਦੇਖ ਸਕਦੇ ਆ ਸਾਈਡਾਂ ਤੇ ਸਕੂਲ ਬੱਸਾਂ ਵੀ ਖੜੀਆਂ ਏ ਆ ਇੱਥੇ ਦਾ ਮਾਹੌਲ ਵਧੀਆ ਆ ਤੁਹੀ ਵੀ ਇੱਥੇ ਵਿਸਿਟ ਕਰ ਸਕਦੇ ਆਂ ਤੇ ਸਿੱਖਣ ਲਈ ਜਾ ਸਕਦੇ ਆਂ।

ਤੇ ਇਥੇ ਮਾਹੌਲ ਵਧੀਆ ਹੈਗਾ ਤੁਸੀਂ ਵੀ ਪਾਰਟੀ ਫੰਕਸ਼ਨ ਲਈ ਬੁਕਿੰਗ ਕਰ ਸਕਦੇ ਹੋ ਤੇ ਇਥੇ ਵਿਜਿਟ ਕਰ ਸਕਦੇ ਹੋ।

ਤੇ ਇਥੇ ਕੰਮ ਬੜੇ ਵਧਿਆ ਤਰੀਕੇ ਨਾਲ ਹੁੰਦਾ ਹੈ ਤੇ ਇਥੇ ਤੁਹਾਨੂੰ ਜੇੜਾ ਐ ਤੁਸੀਂ ਗੱਡੀਆਂ ਦੇ ਵਿਚ ਅਪਣੀ ਤੇਲ ਪਵਾ ਸਕਦੇ ਆ ਜਿਵੇ ਬਾਈਕ ਚ ਪਵਾਣਾ ਹੈ ਯਾ ਗੱਡੀਆਂ ਚ ਪਾਣਾ ਹੈਨਾ।

ਜਿੱਥੇ ਬਹੁਤ ਸਾਰੇ ਝੁੱਲੇ ਵੀ ਲੱਗੇ ਹੋਇਆ ਜਿਹੜਾ ਵਾਤਾਵਰਣ ਆ ਹਰਿਆਲੀ ਵਾਲਾ ਆ ਪੇੜ ਪੌਧੇ ਲੱਗੇ ਹੋਇਆ।

ਤੇ ਦੇਖ ਸਕਦੇ ਆ ਜਿਹੜੇ ਬਾਬਾ ਜੀ ਬੈਠੇ ਪ੍ਰਕਾਸ਼ ਕਰ ਰਹੇ ਆ ਪਾਠ ਕਰਦੇ ਹੋਏ ਨਜ਼ਰ ਆ ਰਹੇ ਆ।

ਤੁਸੀਂ ਗੱਡੀਆਂ ਚਲਵਾਣੇਆ ਜਾਂ ਫੇਰ ਟ੍ਰੈਕਟਰਾਂ ਦਿਲਵਾਣੇ ਹਾਂ ਤੁਸੀਂ ਇੱਥੋਂ ਸਾਊਂਡ ਸਿਸਟਮ ਵੀ ਲਵਾ ਸਕਦੇਹਾਂ ਤੇ ਇਹਨਾਂ ਕੋਲੋਂ ਤੁਸੀਂ ਡੀ_ਜੇ ਵੀ ਬੂਕਿੰਗ ਕਰਾਂ ਸਕਦੇ ਹਾਂ।